ਆਹੋ ਉਹ ਜਾਂਦਾ ਤੇ ਹੈ ਗਾ ਪਾਜੀ ਤੇਰਾ। ਆਹੋ ਤੇ ਚੱਲ ਫਿਰ ਕੀ ਹੈੈ ਐਤਵਾਰ ਤੇ ਨਾਲੋ ਸਕੂਲੋਂ ਵੀ ਹਨਾਂ ਛੁੱਟੀ ਹੁੰਦੀ ਪਾਜੀ ਜਿਹੜੇ ਛੱਡਣ ਜਾਂਦਾ ਵਾ।

ਆਹੋ ਤੇ ਕੋਈ ਨਹੀਂ ਸੰਗਤ ਲੈ ਕੇ ਚੱਲ ਜਿਉ ਦਸ ਦਿਉ ਪੀ ਇੰਨਾਂ ਇੰਨਾਂ ਹਨਾਂ ਚੱਲ ਕਿਰਾਇਆ ਦੇ ਦਿਉ ਲੈ ਜਿਉ।

ਤੈਨੂੰ ਪਤਾ ਮਰਜੀ ਦਾ ਮਾਲਕ ਹੈ ਗਾ ਜਿਆਦਾ। ਆਹੋ ਹੈ ਤੇ ਇਹ ਮਰਜੀ ਦਾ ਮਾਲਕ ਹੀ ਪਰ ਫਿਰ ਵੀ ਤੂੰ ਕਹੀਂ ਨਾ ਕੀ ਚੱਲ ਕੋਈ ਨੀ ਚੱਲ ਬਹੁਤਾ ਨਹੀਂ ਬੰਦਾ ਤੀਜੇ ਚੋਥੇ ਐਤਵਾਰ ਚੱਲ ਜਾਏ ਉਦਾਂ ਸੰਗਤ ਲੈ ਕੇ church ਚ। ਨਹੀਂ ਕਹਿੰਦੀ ਹੈ ਅੱਜ ਜੇ ਆਉਂਦਾ ਰਾਤ ਨੂੰ ਪੀ ਤੂੰ ਜਾਣਾ ਸਵੇਰੇ ਤੇ ਵੇਖਲੇ।

ਆਹੋ ਮਰਜੀ ਤੇ ਉਹਨੇ ਆਪਣੀ ਕਰਨੀ ਹੈ ਪਰ ਫਿਰ ਵੀ ਚੱਲ ਕਹਿਣ ਦਾ ਫਰਜ ਤੇ ਹੈ ਹੀ ਹੈ। ਚੱਲ ਵੇਖਾਂਗੀ ਕਹਿ ਕੇ ਹੋਰ ਸੁਣਾ ਤੂੰ ਨਿਆਣਿਆਂ ਦੀ ਸੁਣਾ?

ਕੁੱਝ ਨਹੀਂ ਉਹ ਲੁੱਕਣ ਮਿਟੀ ਖੇਡਣ ਦੀ ਹੀ ਹੈ ਬਾਹਰ ਮੈਂ ਕਿਹਾ ਚੱਲ ਕਰਲੇ ਰੋਟੀ ਪਾਣੀ।

ਤੇ ਜੋਲ ਬਾਹਰ ਗਿਆ ਹੀ ਮੇਰੇ ਨਾਲ ਹੀ।

ਅੱਛਾ ਚੱਲ ਗਈ ਹੈ ਕ ਇੱਥੇ ਹੀ ਆ? ਨਹੀਂ ਰਹਿਣਾ ਅਜੇ ਉਹਨੇ ਦਸ ਪੰਦਰਾਹ ਦਿਨ। ਅੱਛਾ ਹੁਣ ਤਾਂ ਨਹੀਂ ਸੱਸ ਉਹਦੀ ਲੜਦੀ ਉਹਦੇ ਨਾਲ। ਪਤਾ ਹੈ ਨਹੀਂ ਹੈ ਰੱਬ ਜਾਣਦਾ ਹੀ ਹੈ। ਨਹੀਂ ਹੁਣ ਤੇ ਚੱਲੋ ਵਾਹਵਾ ਚਿਰ ਹੋ ਗਿਆ ਗਈ ਨੂੰ ਚੰਗਾ ਹੀ ਹੈ ਨਹੀਂ ਲੜਦੀ ਲੁੜਦੀ ਤੇ।

ਮੈਂ ਕਿਹਾ ਮੁੰਡਾ ਵੀ ਉਹਦਾ ਜਵਾਨ ਹੋ ਗਿਆ ਵਾ। ਆਹੋ ਮੁੰਡਾ ਜਵਾਨ ਨਾਲੇ ਮਾਸੀ ਆਪਣੇ ਘਰਾਂ ਚ ਹੀ ਚੰਗੀਆਂ ਲੱਗਦੀਆਂ ਹੈਂ। ਆਹੋ ਘਰਾਂ ਚ ਤੇ ਰਹਿੰਦੀਆਂ ਹੀ ਵਧੀਆ ਹੈ। ਹੋਰ ਫਿਰ ਮਾਂ ਪਿਉ ਨੂੰ ਵੀ ਹਨਾਂ ਸੁੱਖ ਹੁੰਦਾ ਉਦਾਂ ਫਿਰ ਉਹਦਾ ਪਿਉ ਵੀ ਵਿਚਾਰਾ ਐਂਵੇ ਪਰੇਸ਼ਾਨ ਜਿਹਾ ਰਹਿੰਦਾ ਹੁੰਦਾ ਹੀ। ਆਹੋ ਉਹ ਤੇ ਹੁਣ ਬਿੱਲੋ ਜਿਸ ਦਿਨ ਗਿਆ ਉਹ ਤਾਂ ਵੀ ਪਰੇਸ਼ਾਨ ਹੈ।

ਹੋਰ।

ਹਾਂ ਠੀਕ ਹੈ ਬਈ ਠੀਕ ਹੈ ਤੂੰ ਸੁਣਾ ਆਪਣਾ।

ਉਹ ਕੁੜੀ ਹੈ ਫਿਰ ਪੀਚੀ ਪੀਚੀ ਤੇ ਕਹਿਣਾ ਘੜੀ ਮੁੜੀ ਪੀਚੀ ਪੀਚੀ ਕਰੇ ਤੇ ਆਂਦਾ ਕੋਈ ਨੀ।

ਹਾਂਜੀ।

ਕੀ ਹਾਲ ਪ੍ਰਧਾਨ ਜੀ? ਤੁਸੀਂ ਸੁਣਾਓ? ਬਸ ਬੜੀਆਂ ਮੈ ਸੁਣਿਆ ਤੁਸੀਂ ਕਬੂਤਰ ਫੜਿਆ ਅੱਜ।

ਠੀਕ ਹੀ ਆ।

ਕਿੱਦਾਂ ਕਿਹੜਾ ਵ ਮਤਲਬ,

ਹਾਂ।

ਤੈਨੂੰ ਪਤਾ ਜੀਰੇ ਜੂਰੇ ਸਾਡੇ ਕਾਬੂ .

ਕਾਬੂ ਨਹੀਂ ਆਉਂਦੇ, ਹਾਂ। ਹਾਂਜੀ ਹਾਂਜੀ, ਲੱਗਾ ਕੋਈ?

ਹੋਣਾ।

ਉਹ ਨਹੀਂ ਨਹੀਂ ਹੈਨੀ ਫੜਿਆ, ਫੜਿਆ ਸਹੀ ਆ, ਨਾਲੇ ਤੂੰ ਆਪੇ ਆਂਦਾ ਸੀ ਲੱਗੇ ਆ। ਉਹ ਨਹੀਂ ਮੈਨੂੰ ਵਖਾਇਆ ਸੀ ਓਹਨੇ ਨੇ ਉਹ ਆਂਦੇ ਨਹੀਂ ਲੱਗੇ ਮੈਨੂੰ ਮੈਂ ਸੁਣਿਆ ਸੀ ਕਹਿੰਦੇ ਮੋ, ਓਹੋ ਹੀ ਮੋਹਰਾਂ ਲੱਗਿਆਂ ਤੇ ਹੈਗਾ ਨਾ ਕੁਝ। ਉਹ ਚਲ ਕੋਈ ਨਾ ਆਹੋ, ਕੁਝ ਨਾ ਕੁਝ ਤੇ ਲਗਾ ਹੀ ਆ। ਆਹ

ਹੋਰ ਫਿਰ .

ਪੱਕਾ ਕੰਮ ਤੇ। ਜਾਣਾ ਓਹਦੇ ਨਾਲ ਹੀ ਓ ਹੈਰੀ ਨਾਲ ਨਹੀਂ ਓ ਜਾਣਾ।

ਨਹੀਂ ਨਹੀਂ।

ਜਾਣਾ ਤੂੰ ਆਪਣੇ ਡੈਡੀ ਨਾਲ ਡੈਡੀ ਨੇ ਤੇ ਆਪ ਨਾਲ ਜਾਣਾ ਵਾ ਕੀ ਓਹਦਾ ਨਾ ਆ ਗਿੱਲ ਹੋਣਾ ਨਾ ਘੁਦੇ ਹੋਣਾ ਨਾਲ। ਤੇ ਅਸੀਂ ਵੀ ਬਸੇ ਚਲ ਜਾ ਗੇ ਹਉ ਕਿ ਗੱਲ।

ਆਹ ਕਰਨ ਮਾਈ ਪਲਸਤਰ ਡਏ ਤੇ ਏਨੇ ਬੰਦੇ ਕੀ ਕਰਨੇ ਓਥੇ। ਇੱਕ ਜਾਣਾ ਰਹੂਗਾ ਪ੍ਰਤਾਪ ਲਾਗੇ ਵੀ ਜਾ,

Tile ਨਹੀਂ ਚਾੜ੍ਹਨੀ ਓਥੇ ਚਿਣਾਈ ਹੋਣੀ ਆ।

ਤੇਰੇ ਨਾਲ ਹਿਗਾ ਉਹ ਭਾਰਾ ਹੋਲਾ ਕੰਮ . ਮੈਂ ਓਥੇ ਚਲ ਜਾਣਾ ਵਾ।

ਜੇ ਤੇ ਕਹੂਗਾ ਓਥੇ ਤੇ ਓਥੇ ਚਲਜੀ ਤੂੰ ਰਾਮ ਨਾ। ਮੇਰੇ ਇਰਾਦਾ ਸੀ ਮੈਂ ਤੁਹਾਡੇ ਨਾਲ ਲੱਗੂਗਾ। ਨਹੀਂ ਤੇ ਉਹ ਘਲਾਦਾਂਗੇ ਡੈਡੀ ਨੂੰ। ਓਥੇ ਵੀ ਡੈਡੀ ਨੂੰ ਲਾਉਣਾ ਸੀ ਓਥੇ ਜਿਦਣ ਤੂੰ ਕੀਤਾ ਸੀ ਆਹ ਓਦਣ ਵੀ ਅਸੀਂ ਵੀ ਆਇਆ ਕਰਨਾ . ਹਾਂ ਮੈਂ ਤਾਂ ਯਾਰ ਮੈਂ ਓਹਨੂੰ ਮਿੱਕੂ ਮਿਸਤਰੀ ਨੂੰ ਕਹੂੰਗਾ ਮੈਂ ਤੇ ਆਹ ਮੁੰਡਾ ਤੇ ਭਾਪਾ ਸ਼ਾਮਾਂ ਅਸੀਂ ਚੋਵੇਂ ਜਾਣੇ ਲੱਗ ਜਾਂਗੇ ਓਥੇ ਫਰਸ਼ ਪਾਉਣਾ ਵਾ ਤੇ ਕੰਧ

ਛੁਟੀ ਛੇ ਵਜੇ ਕਰ ਦੀ ਪੂਰੇ।

ਚਲ ਕੋਈ ਨਾ ਅਹ ਆਜਿਆ ਕਰਾਂਗੇ time ਨਾਲ ਈ। ਹਮ

ਉਹ ਮਿਸਤਰੀ ਵੀਰ ਏਦਾਂ ਦਾ ਵਾ ਜਿੰਨਾ ਕੰਮ ਤੂੰ ਛੇਤੀ ਕਰਲੇਂਗਾ ਨਾ,

ਨਾ ਨਾ ਚਲ ਵਧਿਆ good ਹੀ ਰਹਿਣਾ ਚਾਹੀਦਾ ਵਾ . ਹੋਰ ਆਹੋ ਆਹੋ ਬੋਲ ਡੈ ਪੈਂਦਾ ਈ ਨਾਲ ਹੈਂ? ਨਾਲੈ ਹੈਪੀ ਨੂੰ ਤੂੰ ਆਣਾ ਨੀ ਡੈ ਪੈਂਦਾ ਸੀ ਬੋਲਣ। ਹੋਰ ਪਰ ਬੋਲਦਾ ਬੜਾ ਕਹਿਣ ਡੇਆ ਸੀ ਮੈਂ ਕਿਹਾ ਵਿਚੇ ਬੋਲਣ ਡੈ ਪੈਂਦਾ ਵਾ ਉਹ ਖਿੱਜ ਚੜਾ ਦਿੰਦਾ ਮਾਮਾ।

ਆਂਦਾ ਉਹ ਖਿੱਜ ਚੜਾ ਦਿੰਦਾ ਵਾ।

ਤੇ ਅਕੇਲਾ .

ਆਂਦਾ ਉਹ ਪਜਾਮਾ ਹੀ ਤਾਹ ਕਰਿ ਜਾਊਗਾ ਹੈਂ? ਆਹੋ ਯਾਰ ਪਜਾਮਾ ਢਿੱਲਾ ਘੜੀ ਮੁੜੀ ਕਵਾ ਕੀ ਯਾਰ ਤੂੰ ਕਰਨ ਕਿ ਡੇਆ ਪਜਾਮਾ ਹੀ ਤਾਹ ਕਰਿ ਜਾਣਾ ਵਾ ਕਹੀ ਜਾਏ ਇਹ ਤੇ ਇਹਦਾ ਡੈਡੀ ਖਿਜਦੇ ਬੜਾ ਆਂਦਾ।

ਹੋਏ ਗੱਲ ਤੇ ਨੀ ਕੋਈ ਕਰਦਾ ਕੰਮ ਕੁੰਮ ਨਹੀਂ ਨਹੀਂ ਨਾ ਨਾ, ਹਾਂ। ਉਹ ਮੈ ਹੁੰਦਾ ਨਾ ਕੀਤੇ ਤੇਰੇ ਥਾਂ ਆਜੀਂ ਇਹਦੀ ਧੋਣ ਥੱਲੇ ਮੈਂ ਡੌਣਾ ਸੀ ਕੀ। ਅਹ ਗੇ। ਮੈਨੂੰ ਆਹੋ ਆਹੋ ਕੀ ਗੱਲ ਆ।

ਉਹ ਇਹ ਤੇ ਇਹ ਨਹੀਂ ਓ ਵਹਿੰਦੇ। ਆਹੋ ਯਾਰ ਅਸਲ ਚ ਆਹੀ ਬਾਕੀ ਗੱਲ ਆ ਓਹਦਾ ਰਾਦਾ ਵਾ ਆਹੋ ਹੈਗਾ ਵਾ ਹਮ ਓਹਦਾ ਇਹੋ ਇਰਾਦਾ ਵਾ ਕੰਮ ਕੀ ਵਾ। ਆਹੋ ਭੈਣਾਂ ਓਦਾਂ ਵਿਹਾਈਆਂ ਕ ਨਹੀਂ ਹਮ ਤੇ ਰਹਿਣ ਵਾਸਤੇ .

ਹਾਂ। ਹੋਰ ਇੰਨਾ ਕ ਕੱਲੇ।

ਹਮ ਗਾਹ ਦੀ ਗਾਹ ਵੇਖੀ ਜਾਊਗੀ ਆਹੋ ਹੁਣ ਵੀ ਪਾਉਣ ਲੱਗੇ ਕਮਰੇ। ਆਹੋ ਬਰਾਂਡੇ ਜੇ ਪਾਉਣ ਲੱਗੇ ਆ। ਮੇਰਾ ਡੈਡੀ ਕਹਿਣ ਡੇਆ ਇੱਟ ਸਟਾ ਕੇ ਤੇ ਫਿਰ double story ਕਰ ਦਿੰਨੇ ਕੋਠੀ। ਏਹੋ ਤੂੰ ਕੂਊ ਨਹੀਂ ਜਾਂਦਾ ਤੂੰ ਕੁਓ ਨਹੀਂ ਜਾਂਦਾ ਕਿਤਨੇ ਮੰਜਿਲ ਦਾ ਕਰਤਾ ਹ

ਕੋਠੀ ਦਾ ਕੰਮ . ਮੈਨੂੰ ਟਕਰਦਾ ਨਹੀਂ ਗਾ ਮੈਂ ਕਿਤੇ ਲੈਣ ਜਾਵਾਂਗਾ ਨਾ ਜਿੱਦਣ। ਇਹਨੂੰ ਮੈਂ ਕਹੂੰਗਾ ਕਰਦੇ ਗਾ double story ਲੱਗਾਂ ਗੇ ਆਪਾਂ ਵੀ ਤੇ ਆਹੋ ਆਹੋ ਨਵੀ ਨਵੀ ਓਹਦੀ ਭਰਾ ਘਰਦੀ ਬੜੀ ਔਂਤਰੀ ਉ। ਆਹੋ।

ਪੈਸਾ ਪੈਸਾ ਖਰਚਦੀ ਨਹੀਂ ਆ ਇੱਕ ਰੁਪਇਆ ਨਹੀਂ ਦਿੰਦੀ ਕਿਸੇ ਨੂੰ। ਹਮ ਫਿਰ ਕੀ ਕਰਨੀ ਕੀ ਕਰਨੀ ਤੁਸੀਂ। ਉਹ ਭਰਾ ਮੈਂ ਇੱਕ ਵਾਰੀ ਚਲ ਗਿਆ ਸੀ।

ਛੱਤੀ ਸਵਾਲ ਪੁੱਛੇ ਕੀ ਕਰਨ ਡੇਆ ਕੀ ਕਿਹਨੂੰ ਚਾਹੀਦੇ ਆ ਮੈਂ ਆਹੋ। ਆਹ

ਆਹੋ।

ਕਿਥੇ ਆ ਮੈਂ . ਅੱਛਾ ਇਹਦੀ ਬਾਹਰ ਈ। ਆਹੀ ਬੈਠੇ ਪਰਾ ਕੋਠੇ .

ਗੋਲ ਗੋਲ ਕੀੜੀਆਂ ਆਉਣ ਡੀਆਂ ਲਾਗੇ। ਹਮ

ਹੁਣ ਤੂੰ ਹੀ ਕੋਠੇ। ਹਮ

ਹਮ ਪੈ ਜਾਣਗੇ। ਆਹ

ਜਦੋਂ ਯਾਰ ਤਾਡੇ ਹਾਡੇ ਜਿੰਦਰ ਦੇ ਪੈਣ ਲੱਗੇ time ਲੱਗਣਾ ਨਹੀਂ ਆ।

ਨਹੀਂ ਜਿੰਦਰ ਕੇ ਪੈਣ ਵਾਲੇ ਆ ਹਾਡੇ ਪੈਣ ਵਾਲੇ ਆ ਤਾਡੇ ਪੈਣ ਵਾਲੇ ਆ।

ਹਾਂ।

ਲੈ ਫਿਰ। ਮਾਮ ਓਹਨਾ ਕੋਠੀ ਪਾ ਕੇ ਕੀ ਕਰਨੀ ਵਚਾਰੇ ਨੇ ਮਾਰਨ ਐਸ਼ ਡੇਆ ਲੈਣ ਲੁੱਟਣ ਡੇਆ ਐਸ਼। ਹਾਂ ਐਸ਼ ਕਾਹਦੀ ਲੁੱਟਣ ਡੇਆ ਹੋਰ ਕੀ ਕਰਨ ਡੇਆ ਆ? ਉਹ ਚਲ ਜਾਣਾ ਵਾ ਬਹਾਰ ਚਲ ਅੱਛਾ ਜਾਣਾ ਵਾ ਭਰਾ ਕਬੂਤਰ।

ਇੱਕ ਅੱਧਾ ਕਢਾਗੇ ਜੋੜਾ।

ਚਲ ਠੀਕ ਆ। ਮੈਂ ਸ਼ੁਰੂ ਤੋਂ ਹੀ ਆਪਣੀ ਵੱਡੀ ਭੈਣ ਦੇ ਦਬਾਅ ਵਿੱਚ ਰਹੀ ਉਹ ਜੋ ਕਹਿੰਦੀ ਮੈਂ ਚੁੱਪਚਾਪ ਮੰਨ ਲੈਂਦੀ ਮੇਰਾ ਵਿਆਹ ਵੀ ਦੀਦੀ ਨੇ ਆਪਣੇੇ ਪਤੀ ਨੂੰ ਬੋਲ ਕੇ ਉਹਨਾਂ ਦੇ ਇੱਕ ਦੋਸਤ ਨਾਲ ਕਰਵਾ ਦਿੱਤਾ ਮੇਰੇ ਪਤੀ ਬਹੁਤ ਚੰਗੇ ਇਨਸਾਨ ਸੀ। ਉਹ ਮੈਨੂੰ ਬਹੁਤ ਪਿਆਰ ਕਰਦੇ ਸੀ ਪਰ ਮੈਂ ਪੇਕਿਆਂ ਦੀ ਮੁਹੱਬਤ ਵਿੱਚ ਹਰ time ਖੋਈ ਖੋਈ ਰਹਿੰਦੀ ਸੀ ਕਿਉਂਕਿ ਮੈਂ ਵਿਆਹ ਕੇ ਕਿਸੇ ਦੂਸਰੇ ਸ਼ਹਿਰ ਆ ਗਈ ਸੀ ਅਤੇ ਪੇਕਿਆਂ ਤੋਂ ਦੂਰ ਹੋ ਗਈ ਸੀ। ਮੈਂ ਆਪਣੇ ਘਰ ਵਾਲਿਆਂ ਦੀ ਯਾਦ ਵਿੱਚ ਉਦਾਸ ਰਹਿੰਦੀ ਸੀ ਮਨ ਕਰਦਾ ਸੀ ਮੈਂ ਰੋਜ਼ ਉੱਥੇ ਜਾਵਾਂ ਤੇ ਪੇਕਿਆਂ ਨੂੰ ਦੇਖਾਂ ਦੀਦੀ ਵੀ ਮੇਰੀ ਤਰ੍ਹਾਂ ਦੂਸਰੇ ਸ਼ਹਿਰ ਵਿਆਹ ਕੇ ਗਈ ਸੀ ਪਰ ਬਾਅਦ ਵਿੱਚ ਉਹ ਪਾਪਾ ਦੇ ਸ਼ਹਿਰ ਵਿੱਚ ਹੀ shift ਹੋ ਗਈ।

ਦੇਖ ਮੈਂ ਕਿਵੇਂ ਆਪਣੇ ਪਤੀ ਨੂੰ ਮਾਂ ਬਾਪ ਦੇ ਨਜ਼ਦੀਕ ਵਸਾਉਣ ਵਿੱਚ ਕਾਮਯਾਬ ਹੋ ਗਈ, ਤੂੰ ਵੀ ਇਵੇਂ ਹੀ ਕਰ ਮੈਂ ਕੋਸ਼ਿਸ਼ ਕੀਤੀ ਵਿਕਰਮ ਨੂੰ ਬਹੁਤ ਮਨਾਇਆ ਪਰ ਉਹ ਨੌਕਰੀ ਛੱਡ ਕੇ ਲੁਧਿਆਣੇ ਜਾਣ ਨੂੰ ਨਾ ਮੰਨੇ। ਉਹਨਾਂ ਨੇ ਕਿਹਾ ਮੈਂ ਬਹੁਤ ਮਿਹਨਤ ਨਾਲ ਇਹ ਘਰ ਬਣਾਇਆ ਹੈ ਸਰਕਾਰੀ ਨੌਕਰੀ ਹੈ ਮੈਂ ਇਹ ਸ਼ਹਿਰ ਛੱਡ ਕੇ ਲੁਧਿਆਣਾ shift ਨਹੀਂ ਹੋ ਸਕਦਾ ਤੈਨੂੰ ਮੇਰੇ ਨਾਲ ਇੱਥੇ ਹੀ ਰਹਿਣਾ ਪਏਗਾ ਵਕਤ ਗੁਜ਼ਰਦਾ ਗਿਆ ਮੈਂ ਘੁੱਟਦੀ ਰਹੀ। ਤਿੰਨ ਬੱਚੇ ਹੋ ਗਏ ਦੀਦੀ ਮੈਨੂੰ ਉਕਸਾਉਂਦੀ ਰਹੀ ਪਰ ਵਿਕਰਮ ਨੇ ਮੇਰੀ ਗੱਲ ਨਹੀਂ ਮੰਨੀ ਉਹ ਆਪਣਿਆਂ ਦੇ ਹੀ ਨੇੜੇ ਰਹਿਣਾ ਚਾਹੁੰਦੇ ਸਨ, ਦੀਦੀ ਮੈਨੂੰ ਫ਼ੋਨ ਕਰਦੀ ਤੇ ਕਹਿੰਦੀ ਤੇਰਾ ਪਤੀ ਬਹੁਤ ਜਿੱਦੀ ਹੈ। ਇਸਨੂੰ ਤੇਰੀ ਖ਼ੁਸ਼ੀ ਪਿਆਰੀ ਨਹੀਂ ਮੈਨੂੰ ਦੇਖ ਮੈਂ ਆਪਣੇ ਇਰਾਦੇ ਵਿੱਚ ਕਾਮਯਾਬ ਰਹੀ ਮੇਰੇ ਪਤੀ ਨੇ ਮੇਰੀ ਗੱਲ ਮੰਨ ਲਿੱਤੀ ਅਤੇ ਹੁਣ ਮੈਂ ਇੱਥੇ ਲੁਧਿਆਣੇ ਵਿੱਚ ਪੇਕਿਆਂ ਦੇ ਨੇੜੇ ਰਹਿ ਰਹੀ ਹਾਂਂ ਅਤੇ ਅਸੀਂ ਇੱਥੇ ਬਹੁਤ ਖ਼ੁਸ਼ ਹਾਂ। ਦੀਦੀ ਦੀ ਅਜਿਹੀ ਗੱਲਾਂ ਮੈਨੂੰ ਹੋਰ ਉਦਾਸ ਕਰ ਦਿੰਦੀਆਂ ਅਤੇ ਮੈਂ ਕੁੱਝ ਨਾ ਕਰ ਸਕਦੀ ਇਸੇ ਤਰ੍ਹਾਂ ਪੇਕਿਆਂ ਦੇ ਨੇੜੇ ਘਰ ਲੈੈਣ ਦੀ ਤਮੰਨਾ ਵਿੱਚ ਰੋਂਦੇ ਸਿਸਕਦੇ time ਹੋਰ ਬੀਤ ਗਿਆ। ਬੱਚੇ ਵੱਡੇ ਹੋ ਗਏ ਜਦੋਂ ਕਦੇ ਸਾਲ ਵਿੱਚ ਇੱਕ ਵਾਰ ਪੇਕੇ ਘਰ ਆਉਂਦੀ ਦੀਦੀ ਨੂੰ ਖ਼ੁਸ਼ ਦੇਖ ਕੇ ਦਿਲ ਵਿੱਚ ਹਸਰਤ ਉੱਠਦੀ ਉਹ ਵੀ ਮੰਨ ਵਿੱਚ ਦੱਬੀ ਚਿੰਗਾਰੀ ਨੂੰ ਹੋਰ ਹਵਾ ਦਿੰਦੀ।